ਕੁੜੀ ਦੀ ਸੁਣੀ। ਦਸ ਕੁ ਦਿਨ ਰਹਿੰਦੇ ਸੀਗੇ ਤੇ ਉਹ ਮੁੰਡੇ ਨੇ ਕਹਿੰਦਾ ਵੀ ਆਪਣੇ ਦਿਨ ਪੂਰੇ ਕਰਕੇ ਤੇ ਸਾਰਾ ਸਮਾਨ ਸੁਮਾਨ ਉੱਥੋਂ ਚੁੱਕ ਲਿਆਵਾਂਗੇ ਤੇ ਫਿਰ ਉਹਨੂੰ ਹੋਰ PG ਲੱਭਤਾ। ਹੋਰ PG ਕਿੱਥੇ ਲੱਭਤਾ ਜਿੱਥੇ ਅਸੀਂ ਦੋਨੋਂ ਰਹਿੰਦੇ ਸੀਗੇ ਜਿਹੜਾ ਮੇਰਾ ਪੰਜਾਬ ਵਾਲਾ ਮੁੰਡਾ ਹਨਾ। ਉਹਨੇ ਆਪਣੇ ਕੋਲ ਹੀ ਰੱਖ ਲਿਆ। ਉੱਥੇ ਜਿਹੜਾ rent ਸੀਗਾ। ਉਹੀ ਦੋ ਜਿਹੜੀਆਂ ਇੱਕ ਉਹਦੇ ਨਾਲ ਤਾਏ ਦੀ ਕੁੜੀ ਰਹਿੰਦੀ ਸੀ। ਜਿਹੜੀ ਉਹਦੇ ਪੰਜਾਬ ਵਾਲਾ ਮੁੰਡਾ ਸੀਗਾ, ਜਿਹੜੀ ਉਹਦੀ ਸਹੇਲੀ ਸੀਗੀ ਨਾ ਅਹ ਇੱਕ ਉਹਦੀ ਤਾਏ ਦੀ ਕੁੜੀ ਵੀ ਉਥੇ ਹੀ ਰਹਿੰਦੀ ਸੀਗੀ, ਉਹ ਉਹਤੋਂ ਥੋੜੀ ਛੋਟੀ ਏ, ਤੇ ਉਹਨੇ ਕੀ ਕੀਤਾ, ਉਹਨੇ ਆਪਣੇ ਨਾਲ ਰੱਖ ਲਿਆ ਉਹਨੂੰ। ਮੇਰੇ ਕੋਲੇ ਰਹਿਣ ਲੱਗ ਪਈ ਉਹ ਅਹ ਉਥੇ ਮੇਰੇ ਅਹ ਮੇਰੇ ਆਲੇ flat ਦੇ ਵਿੱਚ ਈ। ਮੈਂ ਤੇ ਮੇਰਾ ਯਾਰ ਵੈਲੀ ਜਿਹੜਾ ਪੰਜਾਬ ਆਲਾ, ਉਹ ਤੇ ਉਹਦੇ ਤਾਏ ਦੀ ਕੁੜੀ। ਇੱਥੇ ਹੁਣ ਇਹਨਾਂ ਦਾ rent ਹੋਰ ਘੱਟ ਹੋ ਗਿਆ। ਇੱਥੇ ਇਹੇ, ਜਿੱਥੇ ਪੰਜ-ਪੰਜ ਦਿੰਦੀਆਂ ਸੀ, ਤੇ ਇੱਥੇ ਹੁਣ ਇਹਨਾਂ ਨੂੰ ਤਿੰਨ-ਤਿੰਨ ਹਜ਼ਾਰ ਈ ਆਉਣ ਲੱਗ ਪਿਆ। ਤੇ salary ਉਹਦੀ ਹੋਰ ਥੋੜੀ ਜੀ ਬਚਣ ਲੱਗ ਪਈ ਹਨਾ।

Hello

ਸਤਿ ਸ਼੍ਰੀ ਅਕਾਲ ਦੀ ਕੀ ਹਾਲ ਐ ਠੀਕ ਆ ਨਿਸ਼ੀ ਤੁਸੀ ਦੱਸੋ ਕਿਦਾਂ ਠੀਕ ਹੋ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 ਕੁਛ ਨੀ ਆਪਣਾ ਇੱਕ ਉਹ ਬੱਚੇ ਲੈਕੇ ਬੈਠੇ ਸੀ ਗੌਤਮ ਬੁੱਧਾ ਆ ਰਿਹਾ ਸੀਗਾ ਬੜਾ Interesting ਜਿਹਾ ਲੱਗਿਆ ਮੈਨੂੰ ਜਿਦਾਂ ਲਾਈਟ ਰਾਤੀ

ਸਿੱਖਿਆਵਾਂ ਵਗੈਰਾ ਕੀਤੀਆਂ ਨੂੰ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

ਜਿਹੜੇ ਕੇ ਪੰਜ ਸੌ ਛੇਅੱਤਰ ਈਸ਼ਵ ਪੂਰਬ ਵਿਸਾਖੀ ਪੂਰਨਮਾਸ਼ੀ ਨੂੰ ਲੁੰਬੀਨੀ ਵਿੱਚ ਹੋਇਆ ਸੀਗਾ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

ਬੁੱਧ ਦਾ ਅਸਲੀ ਨਾਮ ਸਿਧਾਰਥ ਤੇ

ਹੁੰ ਕਹਿੰਦੇ ਜਿਹੜਾ ਬੌਧ ਧਰਮ ਦੇ ਸੀਗੇ ਸ਼ਾਕੇ ਮੁਨ ਮੁਨੀ

ਬਚਪਨ ਵਿੱਚ ਹੀ ਇਹਨਾਂ ਦੇ ਜਿਹੜੇ ਗੌਤਮ ਦੇ ਜਨਮ ਤੋਂ ਕੇਵਲ ਇੱਕ ਹਫਤਾ ਬਾਅਦ ਹੀ ਉਹਨਾਂ ਦੀ ਮਾਂ ਦਾ

ਹਿਮਾਲਿਆ ਪਰਬਤ ਦੇ ਤਰਾਈ ਦੇਸ਼ ਦੇ ਛੋਟੇ ਜਿਹੇ ਰਾਜ ਦੇ ਸ਼ਾਸਕ ਪਿਤਾ ਆਪਣੇ ਇੱਕ ਇਕਲੌਤੇ ਪੁੱਤਰ ਗੌਤਮ ਨੂੰ ਇੱਕ ਮਹਾਨ ਰਾਜਾ ਬਣਾਉਣਾ ਚਾਹੁੰਦਾ ਸੀ ਮਾਮਲਿਆਂ ਵਿੱਚ ਵਧੇਰੇ ਰੁਚੀ ਰੱਖਦੇ ਸੀ ਮਤਲਬ ਜਿਦਾਂ ਕਹਿਲੋ ਬਾਹਰ ਜਾਣਾ ਜਾਂ ਹਨਾਂ

ਹਾਂਜੀ ਗੌਤਮ ਦਾ ਵਿਆਹ ਕਹਿੰਦੇ ਸੋਲਾਂ ਵਰਸ਼ ਦੀ ਉਮਰ ਚ ਸੁੰਦਰ ਰਾਜਕੁਮਾਰੀ ਅਹ ਯਸ਼ੋਦਾ ਦੇ ਵਿਆਹ ਸੰਸਕਾਰੀ ਮਾਮਲੇ ਵਿੱਚ ਜਿਹੜਾ ਸੀਗਾ ਕੇਂਦਰਿਤ ਕਰਨੇ ਕੇ ਲੀਏ ਹੋਇਆ ਸੀਗਾ

ਉਹਨਾਂ ਨੂੰ ਇਹੀ ਆ ਕੇ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਰਾਹੁਲ ਭਾਵੰਤ ਰੱਖਿਆ ਗਿਆ

ਨਵਾਂ ਬੰਧਨ ਜਿਦਾਂ ਹੋਇਆ ਸੱਚ ਦੀ ਖੋਜ ਦੇ ਲਈ ਦੇਖਿਆ ਜਾਏ ਤਾਂ ਰਾਜਕੁਮਾਰ ਗੌਤਮ ਨੇ ਇੱਕ ਵਾਰ ਹੱਥ ਵਿੱਚ ਰੱਥ ਵਿੱਚ ਬੈਠ ਕੇ ਸੈਰ ਕਰਦੇ ਸਮੇਂ ਬੁੱਢੇ ਆਦਮੀ ਰੂਪ ਨੂੰ ਅਤੇ ਮੁਰਦੇ ਨੂੰ ਦੇਖਕੇ ਅਨੁਭਵ ਕੀਤਾ ਕੇ ਸਾਰਾ ਸੰਸਾਰ ਦੁੱਖਾਂ ਤੇ ਮੁਸੀਬਤਾਂ ਕੋਈ ਵਿਅਕਤੀ ਬੁਢਾਪੇ ਬਿਮਾਰੀ ਅਤੇ ਮੌਤ ਤੋਂ ਨਹੀਂ ਬਚ ਬਚ ਸਕਦਾ ਹਾਂਜੀ ਤਦ ਜਦੋ ਓਹਨੇ ਅਹ ਗੌਤਮ ਨੇ ਇੱਕ ਪ੍ਰਸਚਿੰਤੀਤ ਤਪਵਸੀ ਦੇਖਿਆ ਸੀਗਾ ਹਨਾਂ

ਉਹਨੂੰ ਜੀਵਨ ਤੇ ਮਰਨ ਦੇ ਬੰਧਨਾਂ ਤੋਂ ਮੁਕਤ ਮੁਕਤੀ ਪ੍ਰਾਪਤ ਕਰਨ ਦੇ ਲਈ ਸੰਸਾਰ ਤੇ ਆਕੇ ਸੱਚ ਖੋਜ ਵਿੱਚ ਜਾਣ ਜਾਣਾ ਹੋਇਆ ਸੀਗਾ

ਜਨਮ ਮੌਤ ਦਾ ਤਾਂ ਖਤਮ ਹੀ ਹੋਜੇ solution ਜਟੀ ਨਾ ਰਹੇ ਨਾ

ਗੌਤਮ ਬੁੱਧ ਦੇ ਮਨ ਤੇ ਇਹਨਾਂ ਡੂੰਘਾ ਪ੍ਰਭਾਵ ਪਿਆ ਕੇ ਸੱਚ ਦੀ ਗਿਆਨ ਦੀ ਖੋਜ ਲਈ ਉਹ ਘਰ ਨੂੰ ਤਿਆਗਣ ਦਾ ਦ੍ਰਿੜ

ਓਹਨੇ ਮਤਲਬ ਆਪਣੇ ਅਹ ਪੁੱਤਰ ਤੇ ਆਪਣੀ ਪਤਨੀ ਨੂੰ ਮਹਿਲ ਵਿੱਚ ਛੋੜਕੇ ਖੁਦ ਅਹ ਨਿਕਲ ਗਿਆ ਸੀਗਾ ਹਨਾਂ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

ਉਸ ਦੀ ਭਾਲ ਦੇ ਜੇ ਦੇਖਿਆ ਤਾਂ ਪਹਿਲਾ ਰਾਜ ਗ੍ਰਹਿ ਉਸ ਲਹਿਰ ਤੇ ਅਲਾਰਾ ਅਤੇ ਕੁਦਰਤ ਵਿਦਵਾਨਾਂ ਪਾਸੋ ਸਿੱਖੀਆ ਪ੍ਰਾਪਤ ਕੀਤੀ ਸੀ ਪੰਜ ਸਾਥੀਆਂ ਨਾਲ ਮਿਲਕੇ ਘੋਰ ਤੱਪਸਿਆ ਵੀ ਕੀਤੀ ਤੇ ਸ਼ਾਂਤੀ ਨਾ ਮਿਲਣ ਤੇ ਉਹਨਾਂ ਨੇ ਤੱਪਸਿਆ ਦਾ ਰਾਹ ਛੱਡ ਦਿੱਤਾ ਨਿਰੰਜਰ ਨਦੀ ਦੇ ਕੰਢੇ ਪਿੱਪਲ ਦੇ ਇੱਕ ਦਰੱਖਤ ਦੇ ਹੇਠਾਂ ਸਮਾਧੀ ਲਾਕੇ ਬੈਠ ਗਏ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 ਹਾਂ ਬਿਲਕੁਲ ਅਖੰਡ ਸੀ ਮਤਲਬ ਅਖੰਡ ਮਤਲਬ ਹਿੱਲਣਾ ਹੀ ਨੀ ਆ ਜਿਸ ਤਰਾਂ ਬਿਲਕੁਲ ਨਹੀਂ ਸੀ ਨਾ ਬੋਲਣਾ ਨਾ ਹਿੱਲਣਾ ਨਾ ਸੌਣਾ ਨਾ ਉੱਠਣਾ ਕੁਛ ਵੀ ਨਹੀਂ ਸੀ ਕਰਦੇ

ਮਤਲਬ ਵਿਸਾਖ ਦੀ ਪੂਰਨਮਾਸ਼ੀ ਨੂੰ ਸੱਚੇ ਗਿਆਨ ਅਰਥਾਤ ਬੌਧ ਦੀ ਪ੍ਰਾਪਤੀ ਹੋਈ ਉਹਨਾਂ ਨੂੰ ਹਾਂਜੀ ਗੌਤਮ ਨੂੰ ਜਦੋ ਉਹ ਪੈਂਤੀ ਵਰਸ਼ ਦੀ ਆਯੂ ਸੀਗੀ ਜਦੋ ਗਿਆਨ ਪ੍ਰਾਪਤ ਕੀਤਾ ਸੀਗਾ ਹਨਾ ਉਹ ਮਤਲਬ ਕੇ ਓਹਦਾ ਭਟਕਣ ਦੇ ਸਮੇਂ ਦੌਰਾਨ ਇੱਕ ਰੁੱਖ ਜਿਸਨੂੰ ਬੌਧੀ ਰੁੱਖ ਆਖਿਆ ਜਾਂਦਾ ਓਹਦੇ ਥੱਲੇ ਬੈਠਕੇ ਘੋਰ ਦਿਨ ਚਿੰਤਨ ਕੀਤਾ ਸੀਗਾ ਤੇ ਚਿੰਤਨ ਤੋਂ ਬਾਅਦ ਹੀ ਉਸਦੇ ਪੱਕੇ ਨਤੀਜੇ ਪਹੁੰਚੇ ਕੇ ਆਦਮੀ ਦੀ ਇੱਛਾਵਾਂ ਸਾਰੀਆਂ ਮਤਲਬ ਕੇ ਸਾਰੀਆਂ ਸੱਮਸਿਆਵਾਂ

ਮਤਲਬ ਓਹਨਾ ਆਪਣੇ ਚਾਰ ਆਦਰਸ਼ ਸੱਚ ਤੇ ਅਸ਼ਟਮਾਰਗ ਦੀ ਰਚਨਾ ਵੀ ਕੀਤੀ ਸੀਗੀ

ਗੇ ਕਿਉਂਕਿ ਬੁੱਧ ਦਰਸ਼ਨ ਵਿੱਚ ਹੀ ਦ੍ਰਿਸ਼ਟੀ ਹੈਗੀ ਏ

ਹਾਂਜੀ ਹਾਂਜੀ ਜਿਸ ਦਾ ਸਿੱਧਾ ਸੰਬੰਧ ਮਾਨਵ ਔਰ ਸਮਾਜਿਕ ਵਿਵਸਥਾ ਵਿੱਚ ਮੰਨਿਆ ਜਾਂਦਾ ਹੈ ਨਾ ਹਾਂਜੀ ਬਿਲਕੁਲ ਬੁੱਧ ਦਾ ਪਰਲੋਕ ਮੰਨਣ ਲਈ ਕਈ ਸਰੋਕਾਰਨੀਆਂ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

ਕੇ ਆਪਾਂ ਇਸ ਤਰਾਂ ਸੋਚਦੇ ਆ ਤੇ ਰੋਸ਼ਨ ਖਿਆਲੀ ਦੇ ਕਹੇ ਤਾ ਗੌਤਮ ਨੇ ਮਤਲਬ ਕੇ ਖੋਜ ਕੀਤੀ ਤਾਂ ਨਿਧਾਂਤ ਸਿਧਾਂਤਾਂ ਦਾ ਸਾਧਨਾ ਦਾ ਵੀ ਰਸਤਾ ਅਤੇ

ਉਹ ਕੁਛ ਸੀਗਾ ਹਨਾਂ ਤੇ ਉਸ ਨਾ ਤਾਂ ਉਸ ਥਾਂ ਤੇ ਇੱਕ ਪਿੱਪਲ ਦੇ ਹੇਠ ਧਿਆਨ ਸਾਧਨਾ ਕਰਨ ਲੱਗੇ ਸੀਗੇ ਕਿਉਂਕਿ ਪੈਂਤੀ ਸਾਲ ਦੀ ਸੀਗਾ ਜਿਥੋਂ ਉਸ ਦਿਨ ਕਹਿੰਦੇ ਗੌਤਮ ਸਿਕਸ਼ਾ ਓਹਨੇ ਓਸੇ ਬੁੱਧ ਬੁੱਧ ਕਹਿਣਾ ਸ਼ੁਰੂ ਕਰਤਾ ਸੀਗਾ

ਜਿਹੜਾ ਬੁੱਧ ਦਾ ਅਰਥ ਹੈਗਾ ਉਹ ਗਿਆਨ ਦਾ ਇਹ ਸੀਗਾ ਹਨਾਂ ਬਿਲਕੁਲ ਚਾਰ ਮਤਲਬ ਆਰੀਆਂ ਸੱਚ ਸੀਗਾ ਇਹ ਇਹਨਾਂ ਸੱਚਾਂ ਦੀ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

ਜੋ ਕੇ ਮਿਲਦੇ ਨੇ ਦੁੱਖ ਸਮੁਦਾਇ ਨਿਰੋਧ

ਬੁੱਧ ਦੀਆਂ ਸਿੱਖਿਆਵਾਂ ਤੇ ਅਧਾਰਿਤ ਇੱਕ ਨਾਸਤਿਕ ਧਰਮ ਹੈ

ਕਹਿਲੋ ਸਿੱਖਿਆਵਾਂ ਨੂੰ ਪ੍ਰਦਾਨ ਕੀਤਾ ਮਤਲਬ ਏਧਰ ਸਾਰੇ ਇਹ ਇਹ ਜਿਹੜਾ ਧਰਮ ਹੈਗਾ ਇਹ ਧਰਮ ਚ ਸਾਰੇ equal ਮੰਨੇ ਜਾਂਦੇ ਹਨਾ ਨਾ ਕੋਈ ਛੋਟਾ ਨਾ ਵੱਡਾ ਨਾ ਧਰਮ ਨਾ ਜਾਤੀ ਦਾ ਨਾ ਅਹ ਇਹਦਾ ਜਾਤੀ ਦਾ ਜ਼ਿਆਦਾ ਕਹਿੰਦੇ ਜਾਂ ਧਰਮ ਦਾ ਹੁੰਦਾ ਨਹੀਂ

ਆਤਮਿਕ ਗਿਆਨ ਦਾ ਬਹੁਤ ਵੱਡਾ ਭੰਡਾਰ ਇਹ ਬੁੱਧ ਜਿੰਨਾ ਬੋਲੋ ਬੁੱਧ ਮਤਲਬ ਉੱਨੀ ਉਨੱਤੀ ਸਾਲ ਦੇ ਸੀਗੇ ਜਿਹੜੇ ਆਪਣੇ ਮਹਿਲ ਤੋਂ ਭੱਜ ਆਏ ਸੀਗੇ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

ਇੱਕ ਲਾਸ਼ ਤੇ ਇੱਕ ਸਾਧੂ ਹਰ ਇੱਕ ਨੂੰ ਇੱਕ ਪਹਿਲੂ ਦੇਖਣ ਨੂੰ ਮਿਲਿਆ ਉਹਨਾਂ ਨੂੰ ਕੋਈ ਵੀ ਬੰਦਾ ਸੁਖੀ ਨਹੀਂ ਏ ਓਹਨੇ ਅਗਰ ਅਮੀਰ ਆ ਤਾਂ ਉਹ ਇੱਕ ਦਿਨ ਬੁੱਢਾ ਹੋਕੇ ਮਰੇਗਾ ਮਰੇਗਾ ਹੀ ਮਰੇਗਾ ਹਾਂਜੀ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

ਉਹਨਾਂ ਨੂੰ ਉਹੀ ਨੀ ਸਮਝ ਆ ਰਿਹਾ ਕੇ ਕਿਸ ਚੀਜ ਦੇ ਨਾਲ ਮੈਂ ਲੋਕਾਂ ਨੂੰ ਕਿਸ ਚੀਜ ਦਾ ਮਾਣ ਏ ਹਨਾਂ ਇਹ ਬਹੁਤ ਵੱਡੀ ਗੱਲ ਉਹਨਾਂ ਨੇ ਸਮਝੀ ਤੇ ਸਮਝਾਈ ਵੀ ਸੀਗੀ

ਜਿਸ ਨਾਲ ਕੇ ਇਹ ਸਾਧੂ ਬਣਕੇ ਰਹਿਣ ਜਿੱਥੇ ਕੇ ਸਾਧੂ ਬਣਕੇ ਰਹਿਣ ਲੱਗੇ ਤੇ ਭੀਖ ਮੰਗਣ ਲੱਗੇ ਤੇ ਗੁਜਾਰਾ ਕਰਨ ਲੱਗੇ ਸੀ ਤੇ ਰਾਜਗੀਰ ਛੱਡਕੇ ਮਤਲਬ ਕੇ ਉਹਨਾਂ ਨੇ ਬਾਅਦ ਵਿੱਚ ਅਹ ਆਪਣੇ ਸਾਧੂਆਂ ਕਈ ਸਾਧੂਆਂ ਨੂੰ ਆਪਣਾ ਗੁਰੂ ਧਾਰਿਆ ਫਿਰ ਗੌਤਮ ਨੇ ਜਿਦਾਂ ਮੰਡਲੀ ਵੀ ਜੁੜੇ ਗਾਉਣ ਰਾਂਹੀ ਰੋਸ਼ਨੀ ਖਿਆਲੀ ਦੱਬੀ ਇੱਕ ਦਿਨ ਨਦੀ ਦੇ ਵਿੱਚ ਇਸ਼ਨਾਨ ਕਰਦੇ ਸਮੇਂ ਜਿਹੜਾ ਗੌਤਮ ਭੁੱਖ ਦੇ ਕਾਰਨ ਮੁਸ਼ਲ ਵੀ ਹੋਏ ਮੁਸ਼ਲਦ ਹੋ ਰਹੇ ਸੀਗੇ

ਰੋਸ਼ਨ ਖਿਆਲੀ ਲਈ ਧਿਆਨ ਸਾਧਨਾ ਹੀ ਸਹੀ ਰਚਨਾ ਹੈ

ਪਤਾ ਲੱਗਿਆ ਵੀ ਹਾਂ ਮੈਨੂੰ ਹੁਣ ਮਤਲਬ ਧਿਆਨ ਸਾਧਨਾ ਕਰਨੀ ਆ ਪੂਲਗਾਣਾ ਰਾ proper ਮਤਲਬ ਆਪਣਾ ਧਿਆਨ ਇੱਕ ਜਗ੍ਹਾ ਲਗਾਣਾ ਪਏਗਾ

ਬਿਲਕੁਲ ਤੇ ਇਸ ਜਨਮ ਦਾ ਅਗਰ ਤੁਹਾਡਾ ਕੋਈ ਨਵਾਂ ਜਨਮ ਵੀ ਹੁੰਦਾ ਏ ਕਿਸੇ ਬੱਚੇ ਦੇ thru ਬੱਚਾ ਪੈਦਾ ਕਾਲੁ ਬੁੱਢਾ ਵੀ ਹੋਊਗਾ ਤੇ ਉਹਦੀ ਵੀ ਤਾਂ ਮੌਤ ਲਿਖੀ

d ਚੱਕਰਾਂ ਤੋਂ ਫਸਣਾ ਨੀ ਸੀ ਚਾਹੁੰਦਾ ਤੇ ਇਹਨਾਂ ਚੱਕਰਾਂ ਤੋਂ ਨਿਕਲਣਾ ਚਾਹੁੰਦਾ ਸੀ ਕਿਸੇ ਵੀ ਤਰੀਕੇ ਨਾਲ

ਇਸ ਲਈ ਉਹ ਏਧਰ ਥਾਂ ਥਾਂ ਮਤਲਬ ਭਟਕਦਾ ਸੀ

ਸਾਧੂਆਂ ਨੂੰ ਵੀ ਆਪਣਾ ਬਣਾਇਆ ਪਰ ਉਹਨਾਂ ਨੂੰ ਫਲ ਨੀ ਮਿਲਿਆ ਹਾਂਜੀ

ਛੱਡਤਾ ਆਪਣੇ ਹਾਂਜੀ ਕੇ ਮੈਂ ਆਪਦੇ ਘਰ ਵਿੱਚ ਵੀ ਨਹੀਂ ਰਹਿ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 ਹਾਂਜੀ ਉਹੀ ਨਾ ਮਤਲਬ ਆਪਣੇ ਦਿਮਾਗ ਪ੍ਰੇਸ਼ਾਨ ਦੇ ਲਈ ਵੀ ਸ਼ਾਂਤੀ ਚ ਬਹਿਗੇ ਸੀਗੇ ਹਾਂ ਹਨਾਂ ਹਾਂਜੀ ਕਾਫੀ ਵਧੀਆ ਲੱਗਿਆ ਇਹਨਾਂ ਬਾਰੇ ਨਹੀਂ ਤਾ ਸਾਨੂੰ ਤੇ ਕੁਛ ਪਤਾ ਨਹੀਂ ਸੀ ਇਹਨਾਂ ਬਾਰੇ ਹੁਣ ਪੜ੍ਹਿਆ ਤੇ ਮੈਨੂੰ ਪਤਾ ਲੱਗਿਆ ਹਨਾਂ ਕੁਛ

d

Okay

ਹੁੰ hello ਹਾਂਜੀ ਕੀ ਕਰਦੇ ਹੋਂ? ਬਸ ਕੁਛ ਨੀ ਚਾਹ ਬਣਾਉਣ ਆਈ ਸੀ ਹੋਰ ਰੋਟੀ ਪਾਣੀ ਖਾ ਲਿਆ?

ਪਹਿਲਾਂ ਮੈਂ ਤੁਹਾਨੂੰ call ਕਰੀ ਸੀ ਤੁਸੀਂ ਚੁੱਕਿਆ ਨਹੀਂ

ਮੈਂ ਨਾ ਤੁਹਾਡੇ ਨਾਲ ਇੱਕ topic discuss ਕਰਨਾ ਸੀ ਕੁਛ ਗੱਲਬਾਤ ਹੀ ਕਰ ਲਈਏ

ਹਾਂਜੀ ਜਿਹੜੇ Raja Rasalu ਸੀਗੇ ਨਾ ਉਹਨਾਂ ਬਾਰੇ ਨਾ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 ਵੈਸੇ ਮੈਨੂੰ ਇਹਨਾਂ ਦੇ ਜਿਹੜੇ Raja Rasalu ਸੀ ਇਹਨਾਂ ਦੇ ਜੀਵਨ ਸੰਘਰਸ਼ ਵਿੱਚ ਕੌਣ ਕੌਣ ਓਹਦੇ ਸਾਥੀ ਬਣੇ ਸੀ ਤੇ ਕਹਿੰਦੇ ਜਿਹੜੇ Raja ਮਤਲਬ Rasalu ਸੀ ਨਾ ਉਹਨਾਂ ਦੇ ਜੀਵਨ ਵਿੱਚ ਇਕ ਫੌਲਾਦੀ ਨਾਂ ਸੀਗਾ ਫੌਲਾਦੀ ਨਾਂ ਦਾ ਘੋੜਾ ਤੇ ਤੋਤਾ ਸਾਥੀ ਰਹੇ ਸੀ ਕਹਿੰਦੇ ਜਿੰਨਾ ਦਾ ਜਨਮ ਰਸਾਲੂ ਦੇ ਜਨਮ ਦਿਨ ਵਾਲੇ ਦਿਨ ਹੋਇਆ ਸੀਗਾ ਜਿਹੜੇ ਘੋੜਾ ਤੇ ਤੋਤਾ ਸੀ ਇਹ ਇਹਦੇ ਸਾਥੀ ਬਣੇ ਸੀ ਇਹਨਾਂ ਦਾ ਜਨਮ Raja Rasalu ਦੇ ਨਾਲ ਹੀ ਹੋਇਆ ਸੀ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 ਤੁਹਾਡੀ ਸਿਹਤ ਤਾਂ ਠੀਕ ਆ ਤੁਹਾਡੀ ਆਵਾਜ਼ ਘੱਟ ਆ ਤੇ ਜਿਹੜੀਆਂ ਇਹਨੇ ਕਿਹੜੀਆਂ ਕਿਹੜੀਆਂ ਗੱਲਾਂ ਤੋਂ ਪਤਾ ਲਗਦਾ ਕੀ Raja Rasalu ਆਜ਼ਾਦ ਤਬੀਅਤ ਦੇ ਮਾਲਕ ਸੀ ਕਹਿੰਦੇ ਜਿਹੜਾ Raja Rasalu ਸੀ ਨਾ ਉਹ ਆਪਣੇ ਪਿਤਾ ਦੁਆਰਾ ਪ੍ਰਬੰਧ ਨਿਖਾਰ ਬਾਰਾਂ ਸਾਲਾਂ ਤੋਂ ਹੋ ਰਹੇ ਜਿੱਥੇ ਜ਼ਿਆਦਾ ਮਨਜੂਰ ਲੇਖ ਕੀਤਾ ਤੇ ਗਿਆਰ੍ਹਵੇਂ ਵਰ੍ਹੇ ਵਿੱਚ ਹੀ ਉਹ ਭੋਰੇ ਤੋਂ ਬਾਹਰ ਆ ਗਏ ਸੀਗੇ

ਤੇ ਕਹਿੰਦੇ ਉਹਨੂੰ ਬਾਹਰ ਦਾ ਖੁੱਲਾ ਵਾਤਾਵਰਨ ਪਸੰਦ ਸੀ ਕਹਿੰਦੇ ਉਹ ਆਪਣੀ ਆਜ਼ਾਦ ਆਜ਼ਾਦ ਤਬੀਅਤ ਕਾਰਨ ਕੁੜੀਆਂ ਦੇ ਖਿਆਲਾਂ ਚ ਘਰੇ ਸੁਣਦਾ ਰਹਿੰਦਾ ਸੀ ਗੱਲ ਦੌਰਾਨ ਮਤਲਬ ਸ਼ਰਾਰਤੀ ਵੀ ਸੀਗਾ ਤਾਂਹੀ ਕੁੜੀਆਂ ਨੂੰ ਘੋਲਣਾ ਸੀ ਘਗੜੇ ਠੀਕ ਐ okay ਤੇ ਜਿਹੜੇ ਰਾਜਾ ਰਾ Raja Salaban ਨੇ ਰਾ RajaRasalu ਨੂੰ ਦੇਸ਼ ਨਿਕਾਲਾ ਕਕਿਉਂ ਦਿੱਤਾ ਸੀ Raja Salabanu ਨੇ ਉਹੀ ਜਿਹੜੀ ਆਪਾਂ ਗੱਲ ਕੀਤੀ ਨਾ ਕੁੜੀਆਂ ਦੇ ਘੱਗਰੇ ਫੋੜਦਾ ਸੀ ਉਹ

ਤੇ ਕਹਿੰਦੇ ਤੇ ਕਹਿੰਦੇ ਜਿਹੜੇ ਰਾਜਾ ਰਸ ਜਿਹੜਾ Raja Salaban ਸੀਗਾ ਜਦੋਂ ਦੇਖਿਆ ਕੇ ਉਸਦਾ ਪੁੱਤਰ ਕੁੜੀਆਂ ਦੇ ਘੋਰੇ ਘੜਿਆਂ ਤੇ ਮਤਲਬ ਕਾਲਾ ਮਤਲਬ ਭੰਨ ਦਿੰਦਾ ਤੋੜ ਦਿੰਦਾ ਐ ਤਾਂ ਉਹਨੂੰ ਬਹੁਤ ਗੁੱਸਾ ਆ ਗਿਆ ਸੀਗਾ ਤੇ ਕਹਿੰਦੇ ਇਸੇ ਇਸੇ ਚੱਕਰ ਚ ਉਹਨੇ ਦਰਬਾਰ ਵਿੱਚ ਬੁਲਾ ਕੇ ਦੇਸ਼ ਨਿਕਾਲਾ ਦੇ ਦਿੱਤਾ ਸੀ ਉਹਨੂੰ ਅੱਛਾ ਤੇ ਇੱਕ ਜਿਹੜਾ ਉਹਦਾ ਦੋਸਤ ਬਣਿਆ ਸੀ ਜਿਹੜਾ Takshak Nagraj Rasalu ਦਾ ਮਿੱਤਰ ਕਿਵੇਂ ਬਣਿਆ ਸੀ

ਤੇ ਕਹਿੰਦੇ ਉਸ Time ਉਹਨਾਂ ਨੇ ਇੱਕ ਨਾਗ ਨੂੰ ਮੁੱਦਾ ਪਿਆ ਦੇਖਿਆ ਅੱਛਾ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

ਓਹਦਾ ਉਸ ਨਾਲ ਵਿਆਹ ਦਿੱਤਾ ਸੀ ਕਹਿੰਦੇ ਹਾਂਜੀ ਇੱਥੇ ਸਮਝਦਾਰੀ ਦਾ ਕੰਮ ਕੀਤਾ ਨਾ ਇਹਨੇ ਨਾ

ਤੇ ਰਾਜਾ ਅਹ Sirkap ਸੀ ਉਹਦੀਆਂ ਵੀ ਮਤਲਬ ਕਾਫੀ ਜਿਹੜੇ ਕਹਿਲੋ ਨਾ ਉਹਦੀਆਂ ਵੀ ਅਹ ਕਰਤੂਤਾਂ ਕਰਕੇ ਬਦਨਾਮ ਸੀ ਉਹ ਜਿਹੜੀਆਂ ਉਹ ਕਰਦਾ ਸੀ ਜਿਵੇਂ ਕਹਿ ਸਕਦੇ ਆ Raja Sirkap ਲੋਕਾਂ ਉੱਤੇ ਬਹੁਤ ਜ਼ੁਲਮ ਕਰਦਾ ਸੀ ਉਹ ਕਪੱਟੀ ਵੀ ਸੀ ਉਹ ਸਿਰਾਂ ਦੀ ਬਾਜੀ ਲਾ ਕੇ Chopad ਖੇਡਦਾ ਸੀ ਤੇ ਹੇਰਾਫੇਰੀ ਨਾਲ Chopad ਹਾਰਨ ਵਾਲੇ ਨੂੰ ਮਾਰ ਦਿੰਦਾ ਸੀ ਇਸ ਮਸਲੇ ਵਿੱਚ ਕਹਿੰਦੇ ਉਹਨੇ ਆਪਣਾ ਭਰਾ ਹਾਂਜੀ Sirmukh ਦਾ ਵੀ ਲਿਹਾਜ ਨਹੀਂ ਕੀਤਾ ਸੀ ਉਹਨੇ ਆਪਣੀਆਂ ਕਰਤੂਤਾਂ ਕਰਕੇ Raja Sirkap ਬਦਨਾਮ ਕਰਤਾ ਸੀ

ਹਾਂਜੀ ਕਹਿੰਦੇ ਅਜਿਹੀਆਂ ਕਰਤੂਤਾਂ ਕਰਕੇ ਉਹਨੇ Chopad ਦੇ ਵਿੱਚੋਂ ਹਾਰਨ ਦੇ ਕਰਕੇ ਉਹਨੇ ਆਪਣੇ ਭਰਾ ਦਾ ਵੀ ਲਿਹਾਜ ਨਹੀਂ ਕਰਿਆ ਸੀ Sirmukh ਦਾ ਉਹਨੂੰ ਵੀ ਮਾਰਤਾ ਸੀ ਉਹਨੇ ਹਾਂਜੀ ਤੇ ਕਹਿੰਦੇ ਜਿਹੜੇ Raja Rasalu ਨੇ ਰਾਜੇ ਨੂੰ Sirkap ਤੇ ਵੀ ਹਰਾਇਆ ਹਾਂਜੀ ਕਹਿੰਦੇ ਜਿਹੜਾ ਰਾਜਾ ਅਹ Raja Rasalu ਆ ਨਾ ਜਿਹੜਾ Sirmukh ਦੇ ਦੱਸੇ ਢੰਗ ਅਨੁਸਾਰ ਆਪਣਾ ਪਾਸਾ ਵੱਟ ਕੇ Chopad ਖੇਡੀ ਤੇ ਫੇਰ ਉਸੇ ਦੁਬਾਰਾ ਛੱਡੀਆਂ ਸੋਹਣੀਆਂ ਇਸਰਾਂ ਵੱਲ ਦੇਖਕੇ ਨਾ ਡੋਲਿਆ ਉਸ ਦੇ ਬਲੂੰਗੜੇ ਦੇ ਡਰ ਕਰਕੇ ਚੂਹਾ ਵੀ Sirkap ਦੀ ਮਦਦ ਨਾ ਕਰ ਸਕਿਆ ਤੇ ਕਹਿੰਦੇ ਇਸ ਕਰਕੇ ਰਾਜਾ ਏ Raja Rasalu ਨੇ Raja Sirkap ਨੂੰ ਹਰਾ ਦਿੱਤਾ ਸੀ ਅੱਛਾ ਤੇ ਕਹਿੰਦੇ Kokla ਕੌਣ ਸੀਗੀ ਤੇ ਉਹਨੇ Raja Rasalu ਦੇ ਜੀਵਨ ਬਾਰੇ ਕੀ ਲਿਆਏ